ਕਲਾਸ ਬਣਾਉਣ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਅਸਲੀ ਸੰਸਾਰ ਵਿੱਚ ਕਲਾਸ ਜਾਵਾ ਵਿੱਚ ਕਲਾਸ ਜਾਵਾ ਕਲਾਸ ਦੀ ਸੰਰਚਨਾ
ਜਾਵਾ ਕਲਾਸ ਲਈ ਸਿੰਟੇਕਸ
ਅਤੇ ਜਾਵਾ ਕਲਾਸ ਦਾ ਇੱਕ ਸਧਾਰਨ ਉਦਾਹਰਨ
ਇੱਥੇ ਅਸੀ ਵਰਤੋ ਕਰ ਰਹੇ ਹਾਂ
ਉਬੰਟੁ ਵਰਜਨ 11 10 ਜੇਡੀਕੇ 1 6 ਅਤੇ ਇਕਲਿਪਸ 3 7 0 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਇਕਲਿਪਸ ਵਿੱਚ ਇਕ ਜਾਵਾ ਪ੍ਰੋਗਰਾਮ ਨੂੰ ਲਿਖਣ ਕੰਪਾਇਲ ਅਤੇ ਰਨ ਕਰਨ ਬਾਰੇ ਪਤਾ ਹੋਣਾ ਚਾਹੀਦਾ ਹੈ
ਜੇਕਰ ਨਹੀਂ ਤਾਂ ਕ੍ਰਿਪਾ ਸਪੋਕਨ ਟਿਊਟੋਰੀਅਲ ਓਰਗ ਉੱਤੇ ਉਪਲੱਬਧ ਸਪੋਕਨ ਟਿਊਟੋਰਿਅਲਸ ਵੇਖੋ
ਹੁਣ ਵੇਖਦੇ ਹਾਂ ਕਿ ਅਸਲੀ ਸੰਸਾਰ ਵਿੱਚ ਕਲਾਸ ਕੀ ਹੈ
ਇਸ ਸੰਸਾਰ ਵਿੱਚ ਜੋ ਵੀ ਅਸੀ ਵੇਖ ਸੱਕਦੇ ਹਾਂ ਸਾਰੇ ਆਬਜੇਕਟਸ ਹਨ
ਅਤੇ ਸਾਰੇ ਆਬਜੇਕਟਸ ਨੂੰ ਵਿਸ਼ੇਸ਼ ਸਮੁਹਾਂ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ
ਹਰ ਇੱਕ ਸਮੂਹ ਨੂੰ ਇੱਕ ਕਲਾਸ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ
ਉਦਾਹਰਨ ਵਜੋਂ ਮਨੁੱਖ ਇੱਕ ਕਲਾਸ ਹੈ
ਅਸੀ ਸਾਰੇ ਇਸ ਕਲਾਸ ਦੇ ਭਿੰਨ ਆਬਜੇਕਟਸ ਹਾਂ
ਸਾਡੀਆਂ ਸਭ ਦੀਆਂ ਭਿੰਨ ਵਿਸ਼ੇਸ਼ਤਾਵਾਂ ਹਨ ਜਿਵੇਂ ਅੱਖਾਂ ਪੈਰ ਹੱਥ ਆਦਿ
ਜੋ ਕਿ ਮਨੁੱਖ ਕਲਾਸ ਲਈ ਸਮਾਨ ਹਨ
ਵੇਖਣਾ ਖਾਨਾ ਚੱਲਣਾ ਆਦਿ ਸੁਭਾਅ ਹਨ ਜੋ ਕਿ ਮਨੁੱਖ ਕਲਾਸ ਲਈ ਸਮਾਨ ਹਨ
ਹੁਣ ਵੇਖਦੇ ਹਾਂ ਕਿ ਜਾਵਾ ਵਿੱਚ ਕਲਾਸ ਕੀ ਹੈ
ਕਲਾਸ ਬਣਨ ਵਾਲੇ ਹਰ ਇੱਕ ਆਬਜੇਕਟ ਦਾ ਇੱਕ ਬਲੂਪ੍ਰਿੰਟ ਹੈ
ਜਾਵਾ ਕਲਾਸ ਦੀ ਸੰਰਚਨਾ ਕਲਾਸ ਪਰਿਭਾਸ਼ਿਤ ਕਰਦਾ ਹੈ ਕਿ ਪ੍ਰੋਪਰਟਿਸ ਦੇ ਸੇਟ ਨੂੰ ਵੇਰਿਏਬਲਸ ਕਹਿੰਦੇ ਹਨ
ਅਤੇ ਬਿਹੇਵਿਅਰ ਦੇ ਸੇਟ ਨੂੰ ਮੇਥਡਸ ਕਹਿੰਦੇ ਹਨ
ਹੁਣ ਕਲਾਸੇਸ ਨੂੰ ਘੋਸ਼ਿਤ ਕਰਣ ਲਈ ਸਿੰਟੇਕਸ ਵੇਖੋ
ਮੋਡੀਫਾਇਰ - ਕਲਾਸ ਕਲਾਸਨੇਮ ਕਰਲੀ ਬਰੈਕੇਟਸ ਵਿੱਚ ਵੇਰੀਏਬਲ ਕੰਸਟ੍ਰਕਟਰ ਅਤੇ ਮੈਥਡ ਡਿਕਲੇਰੇਸ਼ਨਜ਼ ਇਨ੍ਹਾਂ ਦੇ ਬਾਰੇ ਵਿੱਚ ਅਸੀ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ
ਹੁਣ ਇਕਲਿਪਸ ਦੀ ਵਰਤੋ ਕਰਕੇ ਇੱਕ ਸਧਾਰਣ ਕਲਾਸ ਬਨਾਓ
ਮੈਂ ਇਕਲਿਪਸ ਪਹਿਲਾਂ ਹੀ ਖੋਲ ਦਿੱਤਾ ਹੈ
ਹੁਣ ਇੱਕ ਪ੍ਰੋਜੇਕਟ ਬਨਾਓ
ਹੁਣ ਫਾਈਲ ਉੱਤੇ ਕਲਿਕ ਕਰੋ ਨਿਊ ਉੱਤੇ ਜਾਓ ਅਤੇ ਜਾਵਾ ਪ੍ਰੋਜੈਕਟ ਉੱਤੇ ਕਲਿਕ ਕਰੋ
ਨਿਊ ਪ੍ਰੋਜੈਕਟ ਵਿਜ਼ਾਰਡ ਵਿੱਚ C ਅਤੇ D ਵੱਡੇ ਅੱਖਰ ਦੇ ਨਾਲ ਪ੍ਰੋਜੇਕਟ ਦਾ ਨਾਮ ਕਲਾਸਡੇਮੋ ਏੰਟਰ ਕਰੋ
ਫਿਰ ਫਿਨਿਸ਼ ਉੱਤੇ ਕਲਿਕ ਕਰੋ
ਅਸੀ ਵੇਖਦੇ ਹਾਂ ਕਿ ਪ੍ਰੋਜੇਕਟ ਕਲਾਸਡੇਮੋ ਬਣ ਗਿਆ ਹੈ
ਹੁਣ ਅਸੀ ਸਟੂਡੈਂਟ ਨਾਮਕ ਇੱਕ ਜਾਵਾ ਕਲਾਸ ਬਣਾਵਾਂਗੇ
ਕਲਾਸਡੇਮੋ ਉੱਤੇ ਰਾਈਟ ਕਲਿਕ ਕਰੋ ਨਿਊ ਉੱਤੇ ਜਾਓ ਅਤੇ ਕਲਾਸ ਉੱਤੇ ਕਲਿਕ ਕਰੋ
ਨਿਊ ਜਾਵਾ ਕਲਾਸ ਵਿਜ਼ਾਰਡ ਵਿੱਚ ਨਾਮ ਦੇ ਰੁਪ ਵਿੱਚ ਸਟੂਡੈਂਟ ਟਾਈਪ ਕਰੋ
ਅਸੀ ਵੇਖ ਸੱਕਦੇ ਹਾਂ ਕਿ ਮੋਡੀਫਾਇਰ ਇੱਥੇ ਪਬਲਿਕ ਹੈ
ਇਹ ਦਰਸਾਉਂਦਾ ਹੈ ਕਿ ਕਲਾਸ ਹਰ ਜਗ੍ਹਾ ਸਾਰੇ ਕਲਾਸੇਸ ਨੂ ਦਿਸਦੀ ਹੈ
ਜੇਕਰ ਕਲਾਸ ਵਿੱਚ ਮਾਡਿਫਾਇਰ ਨਹੀਂ ਹੈ ਜੋ ਕਿ ਡਿਫਾਲਟ ਹੈ ਤਾਂ ਇਹ ਕੇਵਲ ਇਸਦੇ ਆਪਣੇ ਪੈਕੇਜ ਵਿੱਚ ਦਿਖਾਈ ਦਿੰਦਾ ਹੈ
ਪੈਕੇਜੇਸ ਦੇ ਬਾਰੇ ਵਿੱਚ ਅਸੀ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ
ਇੱਥੇ ਮੈਂ ਪਬਲਿਕ ਚੁਣਿਆ ਹੈ
ਮੇਥਡ ਸਟੱਬਜ਼ ਵਿੱਚ ਪਬਲਿਕ ਸਟੈਟਿਕ ਵੋਇਡ ਮੈਨ ਚੁਣੋ
ਫਿਰ ਫਿਨਿਸ਼ ਉੱਤੇ ਕਲਿਕ ਕਰੋ
ਅਸੀ ਵੇਖ ਸੱਕਦੇ ਹਾਂ ਕਿ ਸਟੂਡੈਂਟ ਨਾਮਕ ਕਲਾਸ ਬਣ ਗਿਆ ਹੈ
ਹੁਣ ਮੈਂ ਕਮੇਂਟਸ ਹਟਾਉਂਦਾ ਹਾਂ
ਸਟੂਡੈਂਟ ਕਲਾਸ ਵਿੱਚ ਪ੍ਰੋਪਰਟਿਜ ਜਿਵੇਂ ਨਾਮੇ ਰੋਲ ਨੰਬਰ ਮਾਰਕਸ ਆਦਿ ਸ਼ਾਮਿਲ ਹੋ ਸਕਦੀਆਂ ਹਨ
ਹੁਣ ਸਟੂਡੈਂਟ ਕਲਾਸ ਵਿੱਚ ਮੈਂ ਦੋ ਵੇਰਿਏਬਲਸ ਰੋਲ ਨੰਬਰ ਅਤੇ ਨਾਮੇ ਘੋਸ਼ਿਤ ਕਰਦਾ ਹਾਂ
ਹੁਣ ਮੈਂ ਟਾਈਪ ਕਰਾਂਗਾ ਇੰਟ ਰੋਲ ਅੰਡਰਸਕੋਰ ਨੰਬਰ ਸੇਮੀਕਾਲਨ
ਸਟ੍ਰਿੰਗ ਨਾਮੇ ਸੇਮੀਕਾਲਨ
ਹੁਣ ਮੈਂ ਦੋ ਵੇਰਿਏਬਲਸ ਘੋਸ਼ਿਤ ਕੀਤੇ ਹਨ
ਹੁਣ ਇੱਕ ਕਲਾਸ ਵਿੱਚ ਮੇਥਡਸ ਸ਼ਾਮਿਲ ਹੁੰਦੇ ਹਨ
ਇਸਲਈ ਹੁਣ ਸਟੂਡੈਂਟਡੀਟੇਲ ਨਾਮਕ ਇੱਕ ਮੇਥਡ ਬਨਾਓ
ਇਹ ਮੇਥਡ ਹਰ ਇੱਕ ਸਟੂਡੈਂਟ ਦੀ ਡੀਟੇਲ ਦੇਵੇਗਾ
ਹੁਣ ਟਾਈਪ ਕਰੋ ਵੋਇਡ ਸਟੂਡੈਂਟਡੀਟੇਲ ਫਿਰ ਬਰੈਕੇਟਸ ਖੋਲੋ ਅਤੇ ਬੰਦ ਕਰੋ ਕਰਲੀ ਬਰੈਕੇਟਸ ਖੋਲੋ
ਹੁਣ ਇਹ ਮੇਥਡ ਸਟੂਡੈਂਟ ਦਾ ਰੋਲ ਨੰਬਰ ਅਤੇ ਨਾਮ ਦੇਵੇਗਾ
ਹੁਣ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਵਿੱਚ ਥੇ ਰੋਲ ਨੰਬਰ ਆਈਐਸ ਅਸੀ ਇਸਨੂੰ ਨੰਬਰ ਵੀ ਟਾਈਪ ਕਰ ਸੱਕਦੇ ਹਾਂ ਡਬਲ ਕੋਟਸ ਨੂੰ ਬੰਦ ਕਰੋ ਪਲੱਸ roll number ਸੇਮੀਕਾਲਨ
ਅਗਲੀ ਲਾਇਨ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਵਿੱਚ ਥੇ ਨਾਮੇ ਆਈਐਸ ਪਲੱਸ ਨਾਮੇ ਅਤੇ ਸੇਮੀਕਾਲਨ
ਹੁਣ ਮੇਨ ਮੇਥਡ ਵਿੱਚ ਅਸੀ ਟਾਈਪ ਕਰਾਂਗੇ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਵਿੱਚ ਵੇ ਹੇਵ ਕ੍ਰੀਏਟਿਡ a ਕਲਾਸ ਵਿਥ ਤਵੋ ਵੇਰੀਏਬਲਜ਼ ਐਂਡ 1 ਮੈਥਡ ਇਸ ਪ੍ਰਕਾਰ ਅਸੀਂ ਕਲਾਸ ਸਟੂਡੈਂਟ ਬਣਾਇਆ ਹੈ
ਹੁਣ ਮੈਂ ਕੰਟਰੋਲ ਅਤੇ S ਕੀਜ ਨੂੰ ਇਕੱਠੇ ਦਬਾਕੇ ਫਾਇਲ ਨੂੰ ਸੇਵ ਕਰਾਂਗਾ
ਕੰਟਰੋਲ ਅਤੇ ਫ਼11 ਕੀਜ ਨੂੰ ਇਕੱਠੇ ਦਬਾਕੇ ਪ੍ਰੋਗਰਾਮ ਨੂੰ ਰਨ ਕਰੋ
ਸਾਨੂੰ ਆਉਟਪੁਟ ਪ੍ਰਾਪਤ ਹੁੰਦਾ ਹੈ ਵੇ ਹੇਵ ਕ੍ਰੀਏਟਿਡ a ਕਲਾਸ ਵਿਥ 2 ਵੇਰੀਏਬਲਜ਼ ਐਂਡ 1 ਮੈਥਡ ਜਿਵੇਕਿ ਅਸੀਂ ਮੇਨ ਮੇਥਡ ਵਿੱਚ ਟਾਈਪ ਕੀਤਾ ਸੀ
ਇਸ ਤਰਾਂ ਅਸੀਂ ਸਫਲਤਾਪੂਰਵਕ ਕਲਾਸ ਬਣਾਇਆ ਹੈ
ਇਸ ਟਿਊਟੋਰਿਅਲ ਵਿੱਚ ਅਸੀਂ ਜਾਵਾ ਵਿੱਚ ਕਲਾਸ ਅਤੇ ਕਲਾਸ ਬਣਾਉਣ ਦੇ ਬਾਰੇ ਵਿੱਚ ਸਿੱਖਿਆ
ਸੇਲ੍ਫ਼ ਅਸ੍ਸੇਸ੍ਮੇੰਟ ਦੇ ਲਈ ਵੇਰਿਏਬਲਸ ਇੰਪ ਅੰਡਰਸਕੋਰ ਨੰਬਰ ਅਤੇ ਇੰਪ ਅੰਡਰਸਕੋਰ ਨਾਮੇ ਦੇ ਨਾਲ ਐਂਪਲਾਈ ਨਾਮਕ ਇੱਕ ਕਲਾਸ
ਅਤੇ ਮੇਥਡ ਪ੍ਰਿੰਟੈਂਪਲਾਈ ਬਨਾਓ ਜੋ ਐਂਪਲਾਈ ਜਾਣਕਾਰੀ ਦਰਸਾਏ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕ੍ਰਿਪਾ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
http ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ